ਕਾਰਜਸ਼ੀਲ ਹੁੰਦੇ ਹਨ ਹਵਾ ਮੂੰਹ ਪੋਲ ਅਤੇ ਨੱਕ ਪੋਲ ਦੇ ਰਸਤੇ ਬਾਹਰ ਆਉਂਦੀ ਹੈ ਜਿਵੇਂ ਪੰਜਾਬੀ ਦਾ ਪੰਜਾਬੀ ਵਿੱਚ ਸਾਗ, ਸਾਗ, ਊਂਠ ਊਂਠ ਆਦਿ।

ਵਾਯੂਧਾਰਾ ਦਬਾਅ ਸਹਿਤ ਮੂੰਹ ਵਿੱਚ ਬਾਹਰ ਨਿਕਲਦੀ ਹੈ, ਜਦੋਂ ਕਿ ਦੂਜਾ ਪ੍ਰਕਾਰ ਪ੍ਰਕਿਰਿਆ ਦੌਰਾਨ ਵਾਯੂਧਾਰਾ ਦਬਾਅ ਰਹਿਤ ਹੁੰਦੀ ਹੈ ਦਬਾਅ ਜਾਂ

ਇੱਕ ਅਜਿਹੇ ਉਚਾਰਖੰਡ ਆਧਾਰਿਤ ਉਚਾਰਖੰਡ ਹੁੰਦੇ ਹਨ। ਉਚਾਰਖੰਡ ਦੇ ਸੁਰ ਮਾਰਗ ਹੋਵੇਗੀ, ਪੰਜਾਬੀ ਵਿੱਚ ਦਬਾਅ ਹਮੇਸ਼ਾ ਪਹਿਲੇ ਜਾਂ ਦੂਸਰੇ ਉਚਾਰਖੰਡ ਤੇ ਵੀ ਆਉਂਦਾ ਹੈ। ਉਚਾਰਖੰਡ ਦੇ ਦਬਾਉਂਦੇ ਹੀ ਜਾਂਦਾ ਹੈ ਜਦੋਂ ਪਹਿਲੇ ਉਚਾਰਖੰਡ ਦਾ ਸਵਰ ਵਿਚਲੇ ਗੁਟ ਦੇ ਸਵਰ ਈ, ਊ, ਐ

ਭਾਵੇਂ ਸ਼ਬਦ ਵਿੱਚ ਵਿਚਰਨ ਵਾਲੇ ਸਵਰਾਂ ਅਤੇ ਵਿਅੰਜਨਾਂ ਦੀ ਗਿਣਤੀ ਤਬਦੀਲ ਹੋ ਰਹਿੰਦੀ ਹੈ ਪਰ ਸਵਰ ਲੱਗਣ ਨਾਲ ਸ਼ਬਦਾਂ ਦਾ ਉਚਾਰਨ ਅਤੇ ਅਰਥ ਬਦਲ ਜਾਂਦੇ ਹਨ। ਸਵਰ ਦਾ ਮੁੱਲ ਆਧਾਰ ਪਿੱਚ ਹੈ ਅਤੇ ਪਿੱਚ ਦਾ ਸ਼ਬਦ ਸਵਰ ਤੰਦਾਂ ਦੀ ਕੰਬਣੀ ਨਾਲ ਹੈ ਸਵਰ ਤੰਦਾਂ ਦੀ ਕੰਬਣੀ ਦੇ ਉਤਰਾਅ ਚੜਾਅ ਕਈ ਵਾਰ ਭਾਸ਼ਾਈ ਪੱਧਰ ਤੇ ਸਾਰਥਕ ਹੁੰਦਾ ਹਨ ਇਹ ਉਤਰਾਅ ਚੜਾਅ ਦਾ ਅਰਥ ਪਿੱਚ ਦਾ ਘਟਣਾ ਵੱਧਣਾ ਜਦੋਂ ਸ਼ਬਦ ਦੀ ਪੱਧਰ ਅਤੇ ਸਾਰਥਕ ਹੁੰਦਾ ਹੈ ਤਾਂ ਇਸਨੂੰ ਸਵਰ ਕਿਹਾ ਜਾਂਦਾ ਹੈ ਪ੍ਰੰਤੂ ਪੰਜਾਬੀ ਵਿੱਚ ਸਵਰ ਦਾ ਘੇਰਾ ਸ਼ਬਦ ਹੈ। ਪੰਜਾਬੀ ਵਿੱਚ ਸਵਰ ਦਾ ਸ਼ਬਦ ਬਣਤਰ ਭਾਵ ਸ਼ਬਦ ਵਿੱਚ ਵਿਚਰਦੇ ਸਵਰਾਂ ਅਤੇ ਵਿਅੰਜਨਾਂ ਦੀ ਗਿਣਤੀ ਅਤੇ ਤਬਦੀਲ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ ਸ਼ਬਦ ਵਿੱਚ ਸਵਰ ਅਤੇ ਵਿਅੰਜਨਾਂ ਦੀ ਗਿਣਤੀ ਤਬਦੀਲ ਉੱਚੀ ਰਹਿੰਦੀ ਹੈ, ਮੁੱਲ ਰੂਪ ਵਿੱਚ ਸਵਰ ਹੀ ਸਵਰ ਦਾ ਪ੍ਰਭਾਵ ਵਧੇਰੇ ਕਬੂਲਦੇ ਹਨ, ਨੀਵੀਂ ਸਵਰ ਉਚਾਰੇ ਗਏ ਸਵਰ ਦਾ ਉਚਾਰਨ ਇਹ ਵਕਰ ਦਾ ਸਭ ਤੋਂ ਵੱਧ ਹੁੰਦਾ ਹੈ ਸੁਰ ਨਾਲ ਉਚਾਰੇ ਗਏ ਸਵਰ ਦਾ ਉਚਾਰਨ ਵਕਰਾਂ, ਇਸਤੋਂ ਘੱਟ ਹੁੰਦਾ ਹੈ, ਅਤੇ ਉੱਚੀ ਸੁਰ ਨਾਲ ਇਸਤੋਂ ਵੀ ਘੱਟ ਇਸਨੂੰ ਨਿਮਨ

ਜਦੋਂ ਪਿੱਚ ਨਿਸ਼ਚਿਤ ਬਿੰਦੂ ਦੇ ਉੱਪਰ ਵੱਲ ਉੱਠਦੀ ਹੈ ਦਾ ਅਰਥ ਵੱਧਦੀ ਹੈ ਤਾਂ ਇਸਨੂੰ ਉੱਚੀ ਸਵਰ ਕਿਹਾ ਜਾਂਦਾ ਹੈ। Hello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

ਹੋਰ ਪਰਿਵਾਰ ਵਿੱਚ ਸਭ ਕਿਵੇਂ?

ਸਾਡੇ ਵੀ ਸਭ ਵਧੀਆ, ਮੈਂ ਨਾ ਤੁਹਾਡੇ ਕੋਲੋਂ ਥੋੜ੍ਹੀ ਜਾਣਕਾਰੀ ਲੈਣੀ ਸੀਗੀ ਸਰਦਾਰ ਭਗਤ ਸਿੰਘ ਜੀ ਬਾਰੇ, ਤੁਹਾਨੂੰ ਉਹਨਾਂ ਬਾਰੇ ਪਤਾ ਹੈ?

Okay ਤੇ ਤੁਸੀਂ ਮੈਨੂੰ ਥੋੜ੍ਹਾ ਪਹਿਲਾਂ ਸ਼ਹੀਦ ਭਗਤ ਸਿੰਘ ਜੀ ਬਾਰੇ ਦੱਸੋ। ਭਗਤ ਸਿੰਘ ਦਾ ਨਾਂ ਲੈਂਦੇ ਹੀ ਅੱਜ ਵੀ ਸਾਡਾ ਖ਼ੂਨ ਖੋਲਣ ਲੱਗ ਜਾਂਦਾ ਹੈ, ਦੇਸ ਦੀ ਸੁਤੰਤਰਤਾ ਦੇ ਲਈ ਇਸ ਜਿਸ ਤਰ੍ਹਾਂ ਉਹਨਾਂ ਆਪਣਾ ਸਭ ਕੁਛ ਬਲੀਦਾਨ ਕਰ ਦਿੱਤਾ, ਉਸਦਾ ਉਦਾਹਰਣ ਮਿਲਣਾ ਮੁਸ਼ਕਲ ਹੈ। ਇਤਿਹਾਸਕਾਰਾਂ ਨੇ ਉਹਨਾਂ ਨੂੰ ਸ਼ਹੀਦੇ ਆਜ਼ਮ ਕਹਿਕੇ ਸਤਿਕਾਰਿਆ ਹੈ ਉਹਨਾਂ ਦਾ ਜੀਵਨ ਇਕ ਅਜਿਹਾ ਪ੍ਰਕਾਸ਼ ਸਤੰਭ ਹੈ, ਜੋ ਬਲੀਦਾਨ ਦੇ ਰਾਹ ਵੱਲ ਸਦੀਆਂ ਤੱਕ ਸਾਨੂੰ ਰਾਹ ਦਿਖਾਵੇਗਾ। ਉਹ ਦੇਸ਼ ਦੀ ਆਜ਼ਾਦੀ ਲਈ ਹਿੰਸਾ ਦਾ ਸਹਾਰਾ ਲੈਣ ਤੋਂ ਵੀ ਨਹੀਂ ਸਨ ਘਬਰਾਉਂਦੇ, ਉਹਨਾਂ ਦਾ ਇੱਕ ਪੱਕਾ ਵਿਸ਼ਵਾਸ ਸੀ ਕਿ ਆਜ਼ਾਦੀ ਨੂੰ ਪ੍ਰਾਪਤ ਕਰਨ ਲਈ ਸੰਘਰਸ਼ ਕਰਨਾ ਜ਼ਰੂਰੀ ਹੈ। Okay ਤੇ ਭਗਤ ਸਿੰਘ ਜੀ ਦਾ ਜਨਮ ਕਦੋਂ ਹੋਇਆ ਅਤੇ ਕਿੱਥੇ ਹੋਇਆ, ਇਸ ਬਾਰੇ ਥੋੜ੍ਹਾ ਦੱਸੋ। ਸਰਦਾਰ ਭਗਤ ਸਿੰਘ ਦਾ ਜਨਮ ਸਤਾਈ ਸਤੰਬਰ ਉੱਨੀ ਸੌ ਸੱਤ ਨੂੰ ਪੰਜਾਬ ਵਿੱਚ ਇਕ ਕ੍ਰਾਂਤੀਕਾਰੀ ਪਰਿਵਾਰ ਵਿੱਚ ਬੰਗਾ ਨਾਮਕ ਪਿੰਡ ਵਿੱਚ ਹੋਇਆ। ਭਗਤ ਸਿੰਘ ਦੇ ਪਰਿਵਾਰ ਬਾਰੇ ਥੋੜ੍ਹਾ ਦੱਸੋ।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 ਮਾਂਡਲੇ ਜੇਲ੍ਹ ਤੋਂ ਰਿਹਾ ਹੋਏ ਅਤੇ ਪਿਤਾ ਨੇਪਾਲ ਤੋਂ ਘਰ ਵਾਪਸ ਪਰਤੇ ਸਨ। ਭਗਤ ਸਿੰਘ ਦਾ ਨਾਂ ਭਗਤ ਸਿੰਘ ਕਿਵੇਂ ਪਿਆ?

ਹਾਂਜੀ। ਜਿਸ ਦਿਨ ਉਹਨਾਂ ਦਾ ਜਨਮ ਹੋਇਆ, ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਮਾਂਡਲੇ ਜੇਲ੍ਹ ਚੋਂ ਰਿਹਾ ਹੋਏ ਸਨ ਅਤੇ ਪਿਤਾ ਨੇਪਾਲ ਤੋਂ ਵਾਪਿਸ ਪਰਤੇ ਸਨ, ਬਚਪਨ ਵਿੱਚ ਹੀ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 ਆਪ DAV college ਵਿਚ ਦਾਖਲ ਹੋ ਗਏ ਉਹ ਉੱਥੇ ਆਪ ਦਾ ਸੰਭਾਵ ਸੁਖਦੇਵ ਅਤੇ ਭਗਵਤੀ ਚਰਨ ਆਦਿ ਕ੍ਰਾਂਤੀਕਾਰੀਆਂ ਨਾਲ ਹੋਇਆ। ਇਹ ਸਾਰੇ ਰਾਜਨੀਤਿਕ ਅਤੇ ਅਰਥ ਸ਼ਾਸਤਰ ਵਿੱਚ ਬੜੀ ਰੂਚੀ ਲਿਆ ਕਰ ਸਕਦੇ ਹਨ। ਭਗਤ ਸਿੰਘ ਘਰ ਛੱਡ ਕੇ ਕਿਉਂ ਭੱਜਿਆ ਸੀ?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

ਭਗਤ ਸਿੰਘ ਨੂੰ ਕ੍ਰਾਂਤੀਕਾਰੀ ਜੀਵਨ ਅਪਨਾਉਣ ਲਈ ਕਿਸਨੇ ਪ੍ਰੇਰਨਾ ਦਿੱਤੀ ਸੀ? ਪ੍ਰਤਾਪ ਵਿੱਚ ਕੰਮ ਕਰਨ ਅਤੇ ਕਾਨਪੁਰ ਵਿੱਚ ਰਹਿਣ ਨਾਲ ਆਪ ਦਾ ਮੇਲ ਬੁ~ ਬਟੁਕੇਸ਼ਵਰ ਦੱਤ ਨਾਲ ਹੋਇਆ, ਇਹ ਮੇਲ ਉਹਨਾਂ ਨੂੰ ਕ੍ਰਾਂਤੀਕਾਰੀ ਜੀਵਨ ਅਪਣਾਉਣ ਲਈ ਮਹਾਨ ਪ੍ਰੇਰਣਾ ਦਾ ਸ੍ਰੋਤ ਬਣਿਆ, ਇਹਨਾਂ ਦਿਨਾਂ ਆਪ ਨੇ ਨੌਜਵਾਨ ਭਾਰਤ ਦਾ ਸਭ ਗਠਨ ਕੀਤਾ, ਭ~ ਭਗਤ ਸਿੰਘ ਜਿਸ ਸਮੇਂ ਤੱਕ ਪੁਲਿਸ ਦੀਆਂ ਨਜ਼ਰਾਂ ਵਿੱਚ ਚੜ੍ਹ ਗਏ ਸਨ, ਪੁਲਿਸ ਉਹਨਾਂ ਨੂੰ ਕਿਸੇ ਨਾ ਕਿਸੇ ਮੁਕੱਦਮੇ ਵਿੱਚ ਫਸਾਉਣ ਦੀਆਂ ਤਿਆਰੀਆਂ ਕਰ ਰਹੀ ਸੀ। ਭਗਤ ਸਿੰਘ ਅਤੇ ਉਸਦੇ ਸਾਥੀਆਂ ਦੁਆਰਾ ਚਲਾਈ ਗਈ ਸੰਸਥਾ ਬਾਰੇ ਥੋੜ੍ਹਾ ਦੱਸੋ ਸਤੰਬਰ ਉੱਨੀ ਸੌ ਚੋਂਤੀ ਵਿੱਚ ਦੇਸ਼ ਭਰ ਵਿੱਚ ਕ੍ਰਾਂਤੀਕਾਰੀਆਂ ਨੂੰ ਇਕੱਠਾ ਕੀਤਾ ਗਿਆ ਅਤੇ ਉਹਨਾਂ ਦੀ ਸੰਸਥਾ ਦਾ ਨਾਂ ਬਦਲ ਦਿੱਤਾ ਗਿਆ, ਹੁਣ ਇਹ ਸੰਸਥਾ ਦਾ ਨਾਂ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਰੱਖ ਦਿੱਤਾ ਗਿਆ, ਇਸ ਦਲ ਦਾ ਦਫਤਰ ਆਗਰੇ ਲਿਆਂਦਾ ਗਿਆ, ਦਲ ਦੇ ਦੇਸ਼ ਦੀ ਆਜ਼ਾਦੀ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। Okay ਅਹ ਨੌਜਵਾਨਾਂ ਦਾ ਖੂਨ ਕਿਉਂ ਖੋਲ ਉੱਠਿਆ ਸੀ?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

Okay ਤੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਕਿਸ ਨੇ ਲਿਆ ਸੀ? ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਸਤਾਰਾਂ ਦਸੰਬਰ ਉੱਨੀ ਸੌ ਅਠਾਈ ਨੂੰ ਸ਼ਾਮ ਦੇ ਚਾਰ ਵਜੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਚੰਦਰ ਸ਼ੇਖਰ ਆਜ਼ਾਦ ਨੇ ਸਾਂਡਰਸ ਨੂੰ

ਅਸੈਂਬਲੀ ਵਿੱਚ ਬੰਬ ਕਿਸਨੇ ਸੁੱਟਿਆ ਸੀ? ਅਸੈਂਬਲੀ ਹਾਲ ਵਿੱਚ ਧਮਾਕਾ ਕਰਨ ਦਾ ਨਿਸ਼ਚਾ ਹੋਇਆ ਅਤੇ ਇਸ ਕੰਮ ਦੇ ਲਈ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੂੰ ਚੁਣਿਆ ਗਿਆ, ਬਟੁਕੇਸ਼ਵਰ ਦੱਤ ਨੇ ਵਿਲੈਤੀ ਵੇਸ਼ ਵਿੱਚ ਅਸੈਂਬਲੀ ਭਵਨ ਵਿੱਚ ਪ੍ਰਵੇਸ਼ ਕੀਤਾ, ਗੈਲਰੀਆਂ ਵਿੱਚ ਉਸ ਸਮੇਂ ਬੰਬ ਸੁੱਟਿਆ ਗਿਆ, ਜਦੋਂ ਸੇਫਟੀ ਬਿੱਲ ਪੇਸ਼ ਹੋਣ ਵਾਲਾ ਸੀ ਧਮਾਕਾ ਹੁੰਦਿਆਂ ਹੀ ਅਸੈਂਬਲੀ ਹਾਲ ਵਿੱਚ ਭਗਦੜ ਮੱਚ ਗਈ।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

ਤੇਈ ਮਾਰਚ ਉੱਨੀ ਸੌ ਇਕੱਤੀ ਦੀ ਸ਼ਾਮ ਇਹਨਾਂ ਤਿੰਨਾਂ ਵੀਰਾਂ ਨੂੰ ਫਾਂਸੀ ਦਿੱਤੀ ਗਈ, ਫਾਂਸੀ ਤੋਂ ਪਹਿਲਾਂ ਇਹਨਾਂ ਤਿੰਨਾਂ ਵੀਰਾਂ ਦਾ ਵਜ਼ਨ ਕੀਤਾ ਗਿਆ, ਜੋ ਪਹਿਲਾਂ ਨਾਲੋਂ ਜ਼ਿਆਦਾ ਸੀ।

Okay ਤੇ ਮੈਂ ਤੁਹਾਨੂੰ ਦੀ ਇੱਕ ਚੀਜ਼ ਹੋਰ ਪੁੱਛਣੀ ਸੀਗੀ ਤੁਸੀਂ ਮੈਨੂੰ ਭਗਤ ਸਿੰਘ ਜੀ ਘਰ ਛੱਡ ਕੇ ਭਲਾ ਕਿਉਂ ਗਏ ਸੀ, ਇਸ ਬਾਰੇ ਥੋੜ੍ਹਾ ਦੱਸ ਸਕਦੇ ਹੋ? ਸਰਦਾਰ ਭਗਤ ਸਿੰਘ ਹਾਲੇ ਕਾਲਜ ਵਿੱਚ ਹੀ ਸਿਖਿਆ ਪ੍ਰਾਪਤ ਕਰ ਰਹੇ ਸਨ ਕਿ ਘਰ ਵਾਲਿਆਂ ਨੇ ਉਹਨਾਂ ਨੂੰ ਵਿਆਹ ਦੀਆਂ ਤਿਆਰੀਆਂ ਕਰ ਦਿੱਤੀਆਂ, ਉਹ ਇਹਨਾਂ ਬੰਧਨਾਂ ਵਿੱਚ ਨਹੀਂ ਪੈਣਾ ਚਾਹੁੰਦੇ ਸਨ, ਇਸ ਲਈ ਘਰ ਵਾਲਿਆਂ ਨੇ ਜਦੋਂ ਉਹਨਾਂ ਦੇ ਵਿਰੋਧ ਦੀ ਪਰਵਾਹ ਨਾ ਕੀਤੀ ਤਾਂ ਉਹ ਘਰ ਛੱਡ ਕੇ ਭੱਜ ਗਏ ਸਨ। Okay ਤੇ

ਜਿਸ ਦਿਨ ਉਹਨਾਂ ਦਾ ਜਨਮ ਹੋਇਆ, ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਮਾਂਡਲੇ ਜੇਲ੍ਹ ਤੋਂ ਰਿਹਾ ਹੋਏ ਅਤੇ ਪਿਤਾ ਨੇਪਾਲ ਤੋਂ ਘਰ ਵਾਪਿਸ ਪਰਤੇ, ਦਾਦੀ ਦੇ ਬਾਲਕ ਨੂੰ ਭਾਗਾਂ ਵਾਲਾ ਕਿਹਾ, ਇਸ ਸ਼ਬਦ ਤੋਂ ਬਾਅਦ ਹੀ ਆਪ ਦਾ ਨਾਂ ਭਗਤ ਸਿੰਘ ਬਣ ਗਿਆ, ਭਗਤੀ ਅਤੇ ਆਪਣੇ ਚਾਚਾ ਅਤੇ ਪਿਤਾ ਪਾਸੋਂ ਪ੍ਰਾਪਤ ਕੀਤੀ ਸੀ। Okay ਤੇ ਮੈਨੂੰ ਇਹ ਸਾਰੀ ਜਾਣਕਾਰੀ ਤੁਹਾਡੇ ਕੋਲੋਂ ਪ੍ਰਾਪਤ ਕਰਕੇ ਬਹੁਤ ਵਧੀਆ ਲੱਗਾ ਤੁਹਾਡਾ ਬਹੁਤ ਬਹੁਤ ਧੰਨਵਾਦ, ਸਾਨੂੰ ਇਹ ਜਾਣਕਾਰੀ ਅੱਗੇ ਵੀ ਸਾਰੇ ਲੋਕਾਂ ਨਾਲ ਸਾਂਝੀ ਕਰਨੀ ਚਾਹੀਦੀ ਹੈ thank you so much Okay ਤੁਹਾਨੂੰ ਇਸ ਬਾਰੇ ਹੋਰ ਕੋਈ ਜਾਣਕਾਰੀ ਚਾਹੀਦੀ ਹੈ? ਨਹੀਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। Okay

ਚਲਾਏ ਗਏ ਮਿਸ਼ਨ ਦਾ ਇਹ ਭਾਗ ਹੈ ਚਿੱਤਰ ਵਿੱਚ ਕਾਰਯਕਰਤਾ ਨਿੱਕੇ ਨਿਆਣੇ ਨੂੰ

ਰਿਜਾ ਰਿਹਾ ਹੈ ਕੁੜੀ ਵੀ ਉਸਨੂੰ ਰਿਜਾਉਣ ਲਈ ਫੁੱਲ ਲੈ ਕੇ ਆਈ ਹੈ ਪੰਛੀ ਵੀ ਉੱਡ ਰਿਹਾ ਹੈ, ਪਿਤਾ ਨੂੰ ਪਿਤਾ ਇਹ ਪੋਲੀਓ ਕਿਉਂ ਜ਼ਿੰਦਗੀ ਲਈ ਕਿੰਨਾ ਜ਼ਰੂਰੀ ਹੈ। ਚਰਿੱਤਰ ਵਿੱਚ ਔਰਤਾਂ ਨੂੰ ਘਰੇਲੂ ਤਰੀਕੇ ਬਾਰੇ ਦੱਸਿਆ ਗਿਆ ਹੈ।

ਸਹੇਲੀਆਂ ਤੇ ਇਕੱਠ ਵਿੱਚ ਬੈਠ ਕੇ ਹੱਸਦਿਆਂ-ਖੇਡਦਿਆਂ ਗੁਜਾਰਿਆਂ ਪਰ ਅੱਜ ਦਾ ਮਨੁੱਖ ਸਰੀਰ ਦੀ ਤਰ੍ਹਾਂ ਕੋਈ ਤਰ੍ਹਾਂ ਦੇ ਕੰਮ ਵਿੱਚ ਜੁਟਿਆ ਹੋਇਆ ਹੈ। ਮਨ ਦੇ ਸੁੱਖ ਜਾਂ ਆਨੰਦ ਲਈ ਸੋਹਣੇ ਜੰਗਲਾਂ, ਪਹਾੜਾਂ ਅਤੇ ਨਦੀਆਂ ਦੀ ਸੁੰਦਰਤਾ ਨੂੰ ਮਾਨਣ ਲਈ ਉਸ ਕੋਲ ਵਿਹਲ ਹੀ ਨਹੀਂ ਇਸ ਲਈ ਮਨ ਪ੍ਰਚਾਵੇ ਦੇ ਇਹੋ ਜਿਹੇ ਸਾਧਨਾਂ ਦੀ ਲੋੜ ਹੈ ਜੋ ਘਰੇ ਸਮੇਂ ਵਿੱਚ ਹੀ ਮਨੁੱਖ ਦੇ ਉਦਾਸ ਤੇ ਧੱਕੇ ਟ~ ਟੁੱਟੇ ਮਨ ਨੂੰ ਜਾ ਸਕਣ, ਮਨਪਰਚਾਵੇ ਦੇ ਸਾਨੂੰ ਆਧੁਨਿਕ ਸਾਧਨਾਂ ਵਿੱਚੋਂ ਸਭ ਤੋਂ ਮੁੱਖ ਤੇ ਹਮਦਰਦ ਪਿਆਰਾ ਸਾਧਨ ਹੈ ਫਿਲਮਾਂ ਅਜੋਕੇ ਸਮੇਂ ਵਿੱਚ ਇੰਨਾ ਚੰਗਾ, ਇੰਨਾ ਸੁਭਾਵਿਕ ਅਤੇ ਇੰਨਾ ਸਸਤਾ ਹੋਰ ਕੋਈ ਸਾਧਨ ਨਹੀਂ, ਜਿਸ ਨਾਲ ਇੱਕੋ ਵੇਲੇ ਅੱਖਾਂ ਕੰਨਾਂ ਅਤੇ ਮਨ ਤਿੰਨਾਂ ਦਾ ਮਨੋਰੰਜਨ ਹੋ ਸਕੇ ਇਸ ਵਿੱਚ ਸਿਹਤ ਸੰਗੀਤ, ਨਾਟਕ photography ਚਿਤਰਕਲਾ ਅਤੇ ਮੂਰਤੀਕਲਾ ਆਦਿ ਕਲਾਵਾਂ ਰਹਿੰਦੀਆਂ ਹਨ ਇਸ ਵਿੱਚ ਇੰਨੀ ਖਿੱਚ ਹੈ ਕਿ ਤਿੰਨੋਂ ਤਿੰਨ ਘੱਟੋ ਘੰਟੇ ਕਿਵੇਂ ਬੀਤ ਗਏ ਪਤਾ ਹੀ ਨਹੀਂ ਚੱਲਦਾ ਟੈਲੀਵਿਜ਼ਨ ਵੀ ਇੱਕ ਅਨੋ~ ~ਖੀ ਕਾਢ ਹੈ, ਜਿਸਦੇ ਦੁਆਰਾ ਵੀ ਅਸੀਂ ਆਪਣੇ ਘਰ ਬੈਠੇ ਹੀ ਸੰਗੀਤ, ਨਾਟਕ, ਕਵਿਤਾ, ਖ਼ਬਰਾਂ ਅਤੇ ਦੇ ਪ੍ਰੋਗਰਾਮ ਵੇਖ ਸਕਦੇ ਹਾਂ। ਟੈਲੀਵਿਜ਼ਨ ਹਰ ਵਰਗਾਂ ਜਾਂ ਉਮਰਾਂ ਵਾਲਿਆਂ ਦੀ ਰੁੱਚੀ ਨੂੰ ਪੂਰਾ ਕਰਦਾ ਹੈ।

ਉੱਚਿਤ ਸਿੱਖਿਆ ਤੇ ਮਨੋਰੰਜਨ ਤਿੰਨ ਤਰ੍ਹਾਂ ਦੇ ਲਾਭ ਹੁੰਦੇ ਹਨ।

ਮਨਪਰਚਾਵੇ ਤੇ ਵਾਲੇ ਸਾਧਨਾਂ ਵਿੱਚੋਂ ਖੇਡਾਂ ਮੁੱਖ ਹਨ ਇਸ ਦੀਆਂ ਵੀ ਦੋ ਸ੍ਰੇਣੀਆਂ ਹਨ, ਵਿਦੇਸ਼ੀ ਖੇਡਾਂ ਅਤੇ ਦੇਸੀ ਖੇਡਾਂ ਹਾਕੀ, ਫੁਟਬਾਲ, ਬਾਲੀਬਾਲ, ਕ੍ਰਿਕਟ, ਬਾਸਕਟਬਾਲ, ਟੈਨਿਸ, ਬੈਡਮਿਨ ਨਿ~ ਨਿਸ਼ਾਨੇਬਾਜ਼ੀ ਸਤਰੰਜ ਭਾਰ ਚੁੱਕਣਾ ਆਦਿ ਸੰਸਾਰ ਵਿੱਚ ਪੜ੍ਹੇ ਲਿਖੇ ਲੋਕਾਂ ਵਿੱਚ ਵਧੇਰੇ ਹਰਮਪਿਆਰੀ ਖੇਡਾਂ ਹਨ ਇਹਨਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਇੱਕ ਦੇਸ ਦੀ ਨਾ ਹੋ ਕੇ ਅੰਤਰ ਰਾਸ਼ਟਰੀ ਪੱਧਰ ਦੀਆਂ ਖੇਡਾਂ ਬਣ ਚੁੱਕੀਆਂ ਹਨ ਇਸ ਤਰ੍ਹਾਂ ਇਹਨਾਂ ਦੁਆਰਾ ਮਨ ਪ੍ਰਚਾਵੇ ਦਾ ਖੇਤਰ ਹੋ ਗਿਆ ਹੈ। ਦੇਸੀ ਖੇਡਾਂ ਵਿੱਚ ਕੁਸਤੀ, ਕਬੱਡੀ, ਰੱਸਾ ਖਿੱਚਣਾ ਤੇ ਹਾਕੀ ਲੁੱਕਣ ਮੀਟੀ, ਗੁੱਲੀ ਡੰਡਾ, ਖੋ-ਖੋ ਝੂਲਾ, ਪਤੰਗ ਘੋੜਿਆਂ ਦੀ ਦੌੜ, ਪਹਾੜਾਂ ਦੀ ਚੜ੍ਹਾਈ ਅਤੇ ਸ਼ਿਕਾਰ ਕਰਨਾ ਆਦਿ ਸਾਡੀਆਂ ਇਹਨਾਂ ਦੇਸੀ ਅਤੇ ਵਿਦੇਸੀ ਖੇਡਾਂ ਦੀ ਇਹ ਖਾਸਿਅਤ ਹੈ ਕਿ ਇਹਨਾਂ ਦਾ ਇਹਨਾਂ ਵਿੱਚ ਖਿਡਾਰੀਆਂ ਦਾ ਮਨੋਰੰਜਨ ਤਾਂ ਹੁੰਦਾ ਹੈ ਨਾਲ ਹੀ ਇਹ ਤੋਂ ਇਲਾਵਾ ਮਨੋਰੰਜਨ ਤੇ ਕਸਰਤ ਦੇ

ਇਹ ਆਮ ਤੌਰ ਤੇ ਪੜ੍ਹੇ ਲਿਖੇ ਵਰਗ ਤੱਕ ਹੀ ਸੀਮਿਤ ਹਨ ਇਸ ਤੋਂ ਇਲਾਵਾ ਲੋਕ ਸਭਿਆਚਾਰ ਵਿਚਾਲੇ ਸਾਧਨਾਂ ਵਿੱਚ ਲੋਕ ਨਾਚ ਨਕਲਾਂ, ਲੋਕ ਗੀਤ ਕਬੂਤਰਾਂ ਪਾਲਣ ਦਾ ਸ਼ੌਂਕ ਆਦਿ ਮੁੱਖ ਹਨ, ਇਸ ਵਿੱਚੋਂ ਲੋਕ ਗੀਤਾਂ ਅਤੇ ਲੋਕ ਨਾਚਾਂ ਨੂੰ ਰਾਸ਼ਟਰੀ ਮਾਨਤਾ ਪ੍ਰਾਪਤ ਉਹਨਾਂ ਦਾ ਬਹੁਤ ਵਿਕਾਸ ਹੋ ਰਿਹਾ ਹੈ ਮਨਪ੍ਰਚਾਵੇ ਦੇ ਵੱਖ ਵੱਖ ਸਾਧਨਾਂ ਤੇ library ਚਿੜਿਆ ਘਰ club, stadium ਬਾਗਬਾਨੀ ਦਾ ਮਹੱਤਵ ਵੀ ਕ~ ਕੁੱਝ ਘੱਟ ਨਹੀਂ ਹੈ। ਅੱਜ ਦੇ ਜੀਵਨ ਵਿੱਚ ਬਹੁਤ ਰੁਝੇਵਾਂ ਹੈ ਇਸ ਰੁਝੇਵੇਂ ਕਾਰਨ ਹੋਣ ਵਾਲੇ ਸਰੀਰਕ ਤੇ ਮਾਨਸਿਕ ਤਨਾਅ ਨੂੰ ਦੂਰ ਕਰਨ ਲਈ ਮਨ ਪਰਚਾਵਾ ਜ਼ਰੂਰੀ ਹੈ ਇਹੀਓ ਹੀ ਕਾਰਨ ਹੈ ਕਿ ਹੁਣ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਉਹਨਾਂ ਦੇ ਮਨਪ੍ਰਚਾਵੇ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇੱਥੇ ਤੱਕ ਕਿ ਹੁਣ ਕਈ ਵੱਡੀਆਂ ਕੰਪਨੀਆਂ ਦੇ ਵਿੱਚ ਕੰਮ ਤਾਂ ਬਹੁਤ ਵਧੇਰੇ ਹੈ, ਉਹ ਵੀ ਆਪਣੇ ਕਰਮਚਾਰੀਆਂ ਦੇ ਮਨਪ੍ਰਚਾਵੇ ਵੱਲ ਧਿਆਨ ਦੇ ਰਹੇ ਹਨ ਭਾਰਤ ਇੱਕ ਦੇਸ ਹੈ, ਦੇਸ ਦੀ ਵੰਡ ਤੋਂ ਬਾਅਦ ਕਈ ਚ~ ਚੁਣੋਤੀਆਂ ਸਨ ਜਿਹਨਾਂ ਦਾ ਮੁਕਾਬਲਾ ਕਰਨਾ ਅਤੇ ਉਹਨਾਂ ਦਾ ਹੱਲ ਲੱਭਣਾ ਜ਼ਰੂਰੀ ਸੀ ਸਮੇਂ ਦੇ ਨਾਲ ਕੁੱਝ ਚੁਣੋਤੀਆਂ ਦਾ ਹੱਲ ਲੱਭ ਲਿਆ ਗਿਆ, ਜਿਸ ਕਾਰਨ ਅਸੀਂ ਅੱਗੇ ਵਧੇ ਹਾਂ ਪਰ ਸਮੇਂ ਦੇ ਬੀਤਣ ਨਾਲ ਭਾਰਤ ਦੇ ਨਵੀਆਂ ਸਮੱਸਿਆ ਪੈਦਾ ਹੋ ਗਈਆਂ। ਸਭ ਤੋਂ ਪਹਿਲੀ ਚੁਣੋਤੀ ਹੈ ਦੇਸ ਦੀ ਤੇਜੀ ਨਾਲ ਵੱਧ ਰਹੀ ਆਬਾਦੀ ਭਾਰਤ ਦੇਸ ਨੂੰ ਆਪਣੇ ਦੇਸ ਦੇ ਕੰਮਕਾਰ ਨੂੰ ਤਰੱਕੀ ਕਰਨ ਲਈ ਦੇਸ ਦੀ ਵਸੋਂ ਭਾਵ ਸ਼ਕਤੀ ਦੀ ਲੋੜ ਹੁੰਦੀ ਹੈ। ਪਰ ਜੇਕਰ ਵਸੋਂ ਇੰਨੀ ਵੱਧ ਜਾਵੇ ਕਿ ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਦੇੇਸ ਵਿੱਚ ਚ~ ਚੀਜ਼ਾਂ ਅਤੇ ਸਾਧਨਾਂ ਦੀ ਘਾਟ ਹੋ ਜਾਵੇ ਤਾਂ ਉਸ ਦੇਸ ਦੀ ਆਬਾਦੀ ਦਾ ਵਾਧਾ ਉਸ ਦੇਸ ਲਈ ਇੱਕ ਸਮੱਸਿਆ ਬਣ ਜਾਂਦਾ ਹੈ। ਅੱਜ ਭਾਰਤ ਨੂੰ ਅਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਸਮੱਸਿਆ ਨੂੰ ਚੁਣੋਤੀ ਵਜੋਂ ਲਿਆ ਜਾਂਦਾ ਹੈ। ਤਦ ਇਹ ਆਸ ਰੱਖੀ ਜਾਂਦੀ ਹੈ ਕਿ ਅਸੀਂ ਇਹ ਗੱਲ ਹੋ ਜਾਵੇਗੀ ਦੂਜੀ ਚੁਣੋਤੀ ਹੈ ਪ੍ਰਦੂਸ਼ਣ ਪ੍ਰਦੂਸ਼ਣ ਦਾ ਅਰਥ ਹੈ, ਦੂਸ਼ਿਤ ਖਾਣਾ ਜਾਂ ਇਸ ਤਰ੍ਹਾਂ ਕਈ ਕਹਿ ਸਕਦੇ ਹਾਂ ਕਿ ਸਾਡੇ ਵਾਤਾਵਰਨ ਵਿੱਚ ਜੋ ਅਣਚਾਹੀ ਤਬਦੀਲੀ ਆਉਂਦੀ ਹੈ, ਉਸਨੂੰ ਆਖਦੇ ਹਨ, ਪ੍ਰਦੂਸ਼ਣ ਦੀ ਸਮੱਸਿਆ ਦਾ ਮੂਲ ਕਾਰਨ ਹੈ ਵਿਭਾਗਾਂ ਦਾ ਮਸ਼ੀਨੀਕਰਨ ਪ੍ਰਦੂਸ਼ਣ ਤੋਂ ਬਚਣ ਲਈ ਕਈ ਉਪਾਅ ਕਰਨੇ ਜ਼ਰੂਰੀ ਹਨ ਭ੍ਰਿਸ਼ਟਾਚਾਰ ਭਾਰਤ ਅੱਗੇ ਇੱਕ ਬਹੁਤ ਵੱਡੀ ਚੁਣੋਤੀ ਹੈ। ਜੇ ਭਾਰਤ ਨੇ ਤਰੱਕੀ ਦੀਆਂ ਸਿੱਖਰਾਂ ਤੇ ਪਹੁੰਚਣਾ ਹੈ, ਜੇ ਵੇਲੇ ਦੇ ਦੀ ਸਰਕਾਰ ਅਤੇ ਲੋਕ ਦੇਸ ਦੇ ਕਰੌੜਾਂ ਭੁੱਖੇ ਲੋਕਾਂ ਦਾ ਸਹੀ ਅਰਥਾਂ ਵਿੱਚ ਭਲਾ ਚਾਹੁੰਦੀ ਹਨ ਤਾਂ ਭ੍ਰਿਸ਼ਟਾਚਾਰ ਨੂੰ ਜੜੋਂ ਉਖਾੜਨਾ ਪਵੇਗਾ ਭਾਰਤ ਵਿੱਚ ਬੇਰੁਜ਼ਗਾਰੀ ਸੰਸਾਰ ਦੇ ਸਾਰੇ ਦੇਸਾਂ ਨਾਲੋਂ ਵਧੇਰੇ ਹੈ ਅਤੇ ਚਿੰਤਾ ਇਸ ਗੱਲ ਦੀ ਹੈ ਕਿ ਇਹ ਤਿੰਨੋਂ ਵੱਧ ਰਹੀਆਂ ਹੈ ਸਤਿ ਸ੍ਰੀ ਅਕਾਲ।

ਪਹਿਲੇ ਤਰੀਕੇ ਰਾਹੀਂ ਤੁਸੀਂ ਕਰ ਸਕਦੇ ਹੋ ਇੱਥੇ ਕੋਈ ਨਾ voltage source ਮੰਨ ਲਓ ਵੀ voltage ਮੰਨ ਲਓ ਜੀ ਵੀਹ volt ਹਨਾ ਤੇ ਉਸ ਤੋਂ ਬਾਅਦ ਦੇਖ ਲਓ ਵੀ ਕਰੰਟ ਕਿੰਨਾ ਆ ਰਿਹਾ ਹੈਗਾ। ਫਿਰ ਸਾਰਿਆਂ ਦੇ ਵਿੱਚ ਕੱਢ ਕੇ ਦੇਖ ਲਓ ਵੀ ਇੱਥੇ ਕਿੰਨਾ ਗਾ ਇੱਥੇ ਕਿੰਨਾ ਇੱਥੇ ਕਿੰਨਾ ਇਹ ਹੈਗਾ ਪਹਿਲਾ ਤਰੀਕਾ ਇੱਕ ਹੈਗਾ ਇਹ ਹੈਗਾ simple ਆਪਾਂ ਇੱਕ ਹੈਗਾ ਤਰੀਕਾ ਹਨਾ ਉਹ ਕੀ ਹੈਗਾ ਤੁਸੀਂ ਕੁਛ ਨੀ ਦੇਖਣਾ ਕਿੰਨੀ ਮਰਜ਼ੀ voltage ਹੋਵੇ ਸਾਨੂੰ ਇਹਦੇ ਨਾਲ ਨੀ ਮਤਲਬ ਰਾਜੇ ਕਿੰਨਾ ਮਰਜ਼ੀ ਕਰੰਟ ਹੋਵੇ ਸਾਨੂੰ ਇਹਦੇ ਨਾਲ ਨੀ ਮਤਲਬ ਸਾਨੂੰ ਇੱਕ ਗੱਲ ਪਤਾ ਕੀ ਪਤਾ ਸਾਨੂੰ ਸਾਨੂੰ ਇਹ ਪਤਾ ਵੀ ਜਿਹੜਾ ਇਹ question ਹੈਗਾ ਇਹ ਇੱਕ ਹੈਗਾ circuit ਦਾ ਇਹ ਗੱਲ ਪਤਾ ਨਾ ਜੇ ਦੇ ਵਿੱਚ ਸਾਨੂੰ ਇੱਕ ਗੱਲ ਪਤਾ ਵੀ ਜਿਹੜਾ ਕਰੰਟ ਹੁੰਦਾ ਗਾ ਉਹ ਸਾਰੇ circuit ਦੇ ਵਿੱਚ same ਹੀ flow ਹੋਊਗਾ ਕਰੰਟ ਜਿਹੜਾ ਹੋਊਗਾ ਉਹ same ਹੋਊਗਾ ਇੱਕ ਗੱਲ ਸਾਨੂੰ ਪਤਾ

ਤਾਂ ਜੇ ਉਹਨੇ ਪੁੱਛਿਆ ਗਾ ਵੋਲਟੇ ਦਾ ਫਾਰਮੂਲਾ ਕੀ ਹੁੰਦਾ ਬੱਚਿਓ ਵੋਲਟੇ ਦਾ ਫਾਰਮੂਲਾ ਹੁੰਦਾ i ਗੁਣਾ r, i ਗੁਣਾ r ਧਿਆਨ ਨਾਲ ਦੇਖਿਓ ਰਾਜੇ ਵੋਲਟੇ ਦਾ ਫਾਰਮੂਲਾ i ਗੁਣਾ r ਇਹਦਾ ਮਤਲਬ voltage ਕਿਹਦੀ ਵੱਧ ਹੋਊਗੀ ਕਰੰਟ ਤਾਂ ਸਾਰੇ 'ਚ same ਹੀ ਹੈ ਦੇ ਵਿੱਚੋਂ ਇਹਦੇ ਵਿੱਚ ਵੀ ਓਨਾ ਹੀ ਕਰੰਟ ਹੈ ਇਹਦੇ ਵਿੱਚ ਚਾਹੇ ਕਿੰਨੀ ਮਰਜ਼ੀ voltage ਦੇ sources ਲਗਾਈ ਜਾਓ ਜਿਹੜਾ ਵੀ voltage source ਲਗਾਓਗੇ ਉਹਦੇ ਫਾਰਮੁਲੇ 'ਚ ਮੰਨ ਲਓ ਦੋ ਵਾਰ ਕਰੰਟ ਆ ਗਿਆ ਜਾਂ ਤਿੰਨ ਆ ਗਿਆ ਜਾਂ ਚਾਰ ਆ ਗਿਆ। ਜਿੰਨਾ ਵੀ ਆਊਗਾ ਸਾਰਿਆਂ ਦੇ ਵਿੱਚ ਬਰਾਬਰ ਆਊਗਾ ਨਾ ਜੇ ਸਾਰਿਆਂ ਦੇ ਵਿੱਚ ਬਾਰਬਰ ਆਏਗਾ ਤਾਂ ਸਾਰੇ ਦਾ ਸਾਰਾ voltage drop depend ਕਿਹਦੇ ਤੇ ਕਰ ਗਿਆ resistance ਤੇ ਗੁਣਾ resistance ਨਾਲ ਹੋਊਗਾ ਇਹਦਾ ਮਤਲਬ ਜਿੰਨੀ ਵੱਡੀ resistance ਓਨਾ ਵੱਡਾ Voltage drop ਤਾਂ parallel ਦੇ ਵਿੱਚ ਸਭ ਤੋਂ ਵੱਡੀ resistance ਕਿਹੜੀ ਹੈਗੀ ਤਿੰਨ ਆਹ ਤਿੰਨ number ਪੰਜ ਕਿਹਦੇ ਵਿੱਚ ਸਭ ਤੋਂ ਵੱਧ ਇਹਦੇ ਵਿੱਚ ਹੋਊਗਾ ਰਾਜੇ clear ਹੋ ਗਈ ਗੱਲ ਇਹ ਠੀਕ ਹੈ ਜੀ

ਬਾਅਦ 'ਚ ਦੇਖ ਲੈਂਦੇ ਹਾਂ ਆਪਾਂ ਜਿਹੜਾ question ਕਰ ਰਹੇ ਹਾਂ ਆਪਾਂ ਇਹੀ ਦੇਖਾਂਗੇ ਠੀਕ ਹੈ ਜੀ ਚਲੋ ਤਾਂ answer ਆਪਣਾ c ਆ ਗਿਆ ਬੱਚਿਓ ਸਾਰੇ clear ਜੀ ਅੱਗੇ ਵਧੀਏ ਅੱਗੇ ਵੱਧਦੇ ਹੈਗੇ ਆਪਾਂ। ਲਓ ਜੀ ਦੂਜਾ question ਕਹਿੰਦਾ ਉੱਪਰ ਵਾਲੇ ਪ੍ਰਸ਼ਨ ਵਿੱਚ ਸਭ ਤੋਂ ਵੱਧ power ਕਿਸ resistance ਵਿੱਚ ਹੋਏਗੀ ਸਭ ਤੋਂ ਵੱਧ power ਕਿਸ ਵਿੱਚ ਹੋਵੇਗੀ, ਆਹ ਮੰਨ ਲਓ ਤੁਹਾਡੇ ਕੋਲੇ resistance ਆਉਣੀ ਆਂ ਹਨਾ ਤਿੰਨ ਰਸਿਸਟੈਂਸਾਂ ਨੇ ਬੱਚੇੇ ਇੱਕ ਤਾਂ ਹੈਗੀ ਆ ਦੋ ਉਹ ਹੋਊਗੀ ਇੱਕ ਹੈਗੀ ਹੈਗੀ ਤਿੰਨ ਇੱਕ ਹੈਗੀ ਆ ਚਾਰ ਦੀ ਹਨਾ ਇੱਕ ਹੈਗੀ ਹੈਗੀ ਚਾਰ ਦੀ ਇੱਕ ਹੈਗੀ ਹੈਗੀ ਪੰਜ ਇਹ ਪੁੱਛਦਾ ਇਹ power ਹੁਣ ਦੇਖੋ ਜਿਹੜੀ ਚੀਜ਼ ਵੀ ਤੁਹਾਨੂੰ ਪੁੱਛ ਰਿਹਾ ਉਹਦਾ ਫਾਰਮੁਲਾ ਲਿਖ ਲਓ ਕਿਉਂਕਿ ਫਿਰ ਹੀ ਪਤਾ ਲੱਗੇਗਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਜ਼ਿੰਮੇਵਾਰ ਆ ਉਹਨੂੰ ਬਣਾਉਣ 'ਚ power ਦਾ ਫਾਰਮੁਲਾ ਹੁੰਦਾ ਕੀ ਹੈਗਾ i square r

ਦੇ ਵਿੱਚ ਜਿਹੜੇ circuit ਦੀ resistance ਵੱਧ ਹੋਈ ਉਸੇ ਵਿੱਚ voltage drop ਵੱਧ ਹੋਊਗਾ ਜਿਹੜੇ circuit ਦੀ resistance ਵੱਧ ਹੋਈ ਉਸੇ ਵਿੱਚ power ਪੈਦਾ ਵੱਧ ਹੋਊਗੀ ਇਹ ਸਿਰਫ਼ ਕਿਹਦੇ ਵਾਸਤੇ ਹੈਗਾ ਵਾਸਤੇ ਜਾਂ ਤਾਂ ਮੈਂ ਤੁਹਾਨੂੰ ਇਹਦਾ ਰੱਟਾ ਲਵਾਉਂਦਾ ਵਾਰ ਵਾਰ ਜਾਂ ਦੂਜਾ ਤਰੀਕਾ ਕੀ ਹੈਗਾ ਪੇਪਰ ਦੇ ਵਿੱਚ question ਪਾ ਕੇ ਉਹਦੇ ਵਿੱਚੋਂ ਜਵਾਕਾਂ ਤੋਂ ਖੁੱਦ ਪੁੱਛੋ ਵੀ ਆਪਣੇ ਆਪ ਕੱਢ ਕੇ ਦੇਖੋ ਭਾਈ। ਜੇ ਤੁਹਾਨੂੰ ਏਦਾਂ ਨਹੀਂ ਪਤਾ ਲੱਗਿਆ ਵੀ ਆਹ ਜੀ ਆਹ same ਹੈਗਾ ਤੇ ਇਹਦੇ ਉੱਪਰ depend ਕਿਵੇਂ ਕਰ ਗਈ ਤਾਂ ਵੀ ਕੋਈ ਗੱਲ ਨੀ ਤਾਂ ਵੀ ਆਪਾਂ ਕੀ ਕਰ ਸਕਦੇ ਹਾਂ ਦੇਖੋ ਇਹਨੂੰ ਕਰਨ ਦਾ ਇੱਕ ਹੋਰ ਤਰੀਕਾ ਦੱਸਦਾਂ ਤੁਹਾਨੂੰ ਮੈਂ। ਤੁਹਾਨੂੰ ਇੱਕ ਹੋਰ ਤਰੀਕਾ ਦੱਸਦਾਂ ਰਾਜੇ ਇਹਨੂੰ ਕਰਨ ਦਾ ਤੁਸੀਂ ਇੱਕ ਛੋਟਾ ਜਿਹਾ ਕੰਮ ਕਰ ਲਓ ਤੁਸੀਂ ਆਪਣੇ ਵੱਲੋਂ ਕੋਈ ਨਾ ਕੋਈ ਕਰੰਟ ਮੰਨ ਲਓ ਰਾਜੇ ਜੇ ਤੁਹਾਨੂੰ power ਦਾ ਨਹੀਂ ਪਤਾ ਲੱਗ ਰਿਹਾ ਨਾ voltage ਤਾਂ simple ਸੀ। ਕਈ ਵਾਰੀ ਕਿਸੇ ਬੱਚੇ ਨੂੰ problem ਹੁੰਦੀ ਆ ਵੀ ਆਹ square ਦਾ ਕੀ ਕਰਾਂਗੇ ਜੀ ਕੀ ਪਤਾ ਇਹ ਕੀ ਬਣਾ ਦੇਵੇ answer ਦਾ ਸਾਡੇ ਦਾ, ਆਪਾਂ ਕੱਢ ਕੇ ਦੇਖ ਲਓ ਆਪਾਂ ਇੱਥੇ ਮੰਨ ਲਓ ਰਾਜੇ ਵੀ ਦੋ ਤੇ depend ਆ ਠੀਕ ਆਪਣੇ ਕੋਲੋਂ ਮੰਨ ਲਿਆ ਤਾਂ ਇਹਦੀ power ਕਿੰਨੀ ਆਈ ਹੈ ਬੱਚਿਓ ਆਹ resistance ਦੋ ਦੀ power ਕਿੰਨੀ ਆਈ ਹੈਗੀ i square r ਦੋ ਦਾ square ਗੁਣਾ ਦੋ ਦੋ ਦੁਣੀ ਚਾਰ, ਚਾਰ ਦੁਣੀ ਅੱਠ ਵਾਟ ਅੱਠ ਵਾਟ ਇਹਦੀ power ਆ ਗਈ ਬੱਚੇ ਠੀਕ ਹੈ ਦੂਜਾ ਆਹ two resistance ਜਿਹੜੀ ਹੈਗੀ ਇਹਦੀ ਚਾਰ ਦੀ ਇਹਦਾ ਕੀ ਕਰੰਟ ਤਾਂ ਉਹੀ ਹੈਗਾ ਬੱਚੇ ਇਹ ਹੈਗਾ ਚਾਰ, ਦੋ ਦੂਣੀ ਚਾਰ, ਚੋਕਮ ਚੋਕੀ ਛੋਲਾਂ ਵਾਟ ਇਹਦੀ ਪਹਿਲਾਂ ਨਾਲੋਂ ਵੱਧ ਗਈ ਜਦੋਂ resistance ਵਧੀ ਤਾਂ power ਵੀ ਵਧੀ। r three ਦੀ value ਕਿੰਨੀ ਆਈ ਬੱਚਿਓ ਪੰਜ ਤਾਂ ਦੋ ਦੂਣੀ ਚਾਰ, ਗੁਣਾ ਪੰਜ ਪੰਜ ਚੋਕਾ ਵੀਹ ਵਾਟ ਤਾਂ ਸਭ ਤੋਂ ਵੱਧ power ਕਿਹਦੀ ਆਈ ਹੈਗੀ ਜਿਹਦੀ ਸਭ ਤੋਂ ਵੱਡੀ resistance ਇੱਥੇ ਤੱਕ clear ਹੈ ਬੱਚੇ ਸਹੀ ਆ। ਅਮਨਦੀਪ ਕੌਰ ਕੋਈ ਗੱਲ ਨੀ ਰਾਜੇ ਨਹੀਂ ਫਾਰਮੁਲੇ ਪਤਾ ਨਾ ਲੱਗ ਜਾਣਗੇ ਪਹਿਲੇ ਚਾਰ ਰੋਜ਼ ਇੱਕ ਇੱਕ ਫਾਰਮੁਲਾ ਕਰਵਾ ਰਿਹਾਂ ਰਾਜੇ ਮੈਂ ਕੋਈ ਫਾਰਮੁਲਾ ਨੀ ਕਰਵਾ ਰਿਹਾ ਹੈਗਾ ਨਵਾਂ ਪਰ ਤੁਸੀਂ ਕਲਾਸਾਂਂ ਦੇਖੋ ਆਰਾਮ ਨਾਲ ਨਵੇਂ ਹੋ ਇਹ ਕੋਈ ਗੱਲ ਨੀ ਪੁਰਾਣੇ ਕਰ ਦੇਵਾਂਗੇ ਦੋ ਦਿਨਾਂ 'ਚ ਬਸ ਕਲਾਸਾਂ ਦੇਖ ਲਓ ਓਦਾਂ ਹੀ ਪੁਰਾਣੇ ਹੋ ਜਾਓਗੇ ਚਾਰ ਘੰਟੇ ਲੱਗਣਗੇ ਰਾਜੇ ਪੁਰਾਣੇ ਹੋਣ ਨੂੰ ਤੁਹਾਨੂੰ ਜਿਹੜਾ ਕਹਿੰਦਾ ਨਵੇਂ ਹੋ ਤੁਹਾਨੂੰ ਚਾਰ ਘੰਟੇ 'ਚ ਪੁਰਾਣੇ ਹੋ ਜਾਓਗੇ ਰਾਜੇ ਤੁਸੀਂ ਚਾਰ ਘੰਟੇ ਲਗਾਓ class ਸਾਡੀ ਠੀਕ ਹੈ ਜੇ ਫਿਰ ਵੀ ਨਾ ਪਤਾ ਲੱਗਿਆ ਭੇਜ ਦਿਓ question ਕੋਈ ਗੱਲ ਨੀ। ਲਓ ਜੀ ਅੱਗੇ ਚੱਲਦੇ ਆਪਾਂ ਹੇਠਾਂ ਦਿੱਤੇ circuit ਦੇ ਵਿੱਚੋਂ ਕੁੱਲ resistance ਪੁੱਛ ਰਿਹਾ ਜੀ ਉਹ circuit ਦੇ ਵਿੱਚ ਕੁੱਲ resistance ਪੁੱਛ ਰਿਹਾ ਵੀ ਕਿੰਨੀ ਹੋਵੇਗੀ ਲਓ ਜੀ ਦੱਸ ਦਿਨੇ resistance ਇਹਨਾਂ ਨੂੰ resistance ਬਾਰੇ simple ਜਿਹੀ ਗੱਲ ਦੱਸੀ ਸੀਗੀ ਤੁਹਾਨੂੰ ਉਹ ਤੁਸੀਂ ਉਹ ਦੇਖਿਆ ਗਾ ਉਹ ਉਹਦੇ ਵਿੱਚ ਘਰ ਲੱਭੋ ਆਉਂਦਾ ਇੱਕ ਜਗਬਾਣੀ ਦੇ ਵਿੱਚ ਆਉਂਦਾ ਹੁੰਦਾ ਸੀਗਾ ਏਦਾਂ ਜਿਹੇ ਕਰਕੇ ਵੀ ਘਰ ਲੱਭੋ। ਇੱਕ ਰਾਹ ਜਾਂਦਾ ਹੁੰਦਾ ਸੀਗਾ ਇੱਥੇ ਘਰ ਜਿਹਾ ਬਣਿਆ ਹੁੰਦਾ ਸੀਗਾ ਹਨਾ ਇੱਥੇ ਇੱਕ ਕਾਰਟੂਨ ਜਿਹਾ ਖੜਾ ਦਿੰਦੇ ਸੀਗੇ ਉਹ ਇੱਥੇ ਇੱਕ ਕਾਰਟੂਨ ਜਿਹਾ ਖੜਾ ਦਿੰਦੇ ਸੀਗੇ ਉਹ ਤਿੰਨ ਚਾਰ ਰਾਹ ਜਿਹੇ ਜਾਂਦੇ ਸੀਗੇ ਏਦਾਂ ਕਰਕੇ ਉਹ ਕਹਿੰਦੇ ਸੀ ਵੀ ਕਿਹੜਾ ਘਰ ਜਾਊਗਾ ਘਰ ਨੂੰ ਰਾਹ ਜਾਊ ਅੱਧੇ ਰਾਹ ਜਿਹੇ ਬੰਦ ਹੁੰਦੇ ਸੀਗੇ ਇੱਥੇ ਅੱਧੇ ਰਾਹ ਤਾਂ ਬੰਦ ਹੁੰਦੇ ਸੀਗੇ ਇੱਕ ਅੱਧਾ ਰਾਹ ਜਾ~ ਤੁਸੀਂ ਕੀ ਕਰਦੇ ਸੀਗੇ ਤੁਸੀਂ ਸਾਰੇ ਜੇ ਰਾਹਾਂ ਨੂੰ ਦੇਖਣ ਲੱਗ ਜਾਓ ਵੀ ਕਿਹੜਾ ਰਾਹ ਜਾਊਗਾ ਹਨਾ ਇਹਨੂੰ ਸਾਰਿਆਂ ਨੂੰ ਤਾਂ ਦੇਖ ਕੇ ਤਾਂ ਗੱਲ ਸਮਝ ਨੀ ਆਉਂਦੀ ਸੀ ਤੁਸੀਂ ਕਿਸੇ ਇੱਕ ਰਾਹ ਦੇ ਉੱਪਰ ਜਾਣਾ ਸ਼ੁਰੂ ਕਰਦੇ ਸੀਗੇ ਇੱਥੇ ਗਏ ਇੱਥੇ ਗਏ ਇੱਥੇ ਅੜ ਗਏ ਤੁਸੀਂ ਕਹਿੰਦੇ ਸੀ ਕਿ ਆਹ ਰਾਹ ਤਾਂ ਜਾ ਨੀ ਰਿਹਾ ਜਾਂਦਾ ਨੀ, ਫਿਰ ਤੁਸੀਂ ਮੰਨ ਲਓ ਇੱਥੇ ਗਏ ਇੱਥੇ ਵੀ ਫਸ ਗਏ ਨਹੀਂ ਜਾ ਸਕੇ। ਤਾਂ ਕਹਿਣ ਦਾ ਭਾਵ ਕੀ ਹੈ ਜਦੋਂ circuit ਦੇ ਵਿੱਚ ਕੋਈ ਉਲਝਣ ਹੋਵੇ ਹਨਾ ਜਾਂ ਮੰਨ ਲਓ ਇੱਕ ਪਤੰਗ ਦੀ ਡੋਰ ਆ ਗਈ ਉਲਝੀ ਪਈ ਹੈਗੀ ਜੇ ਸਾਰੀ ਤੁਸੀਂ ਇੱਕ ਖਿੱਚ ਕੇ ਸੁਲਝਾ ਦਓਗੇ ਪਹਿਲਾਂ ਸਿਰਫ਼ ਇੱਕ ਉਲਝਣ ਕੱਢਣੀ ਪੈਂਦੀ ਹੁੰਦੀ ਹੈਗੀ ਹਨਾ ਫਿਰ ਬਾਕੀ ਸਾਰਾ solve ਹੁੰਦਾ ਹੁੰਦਾ ਨਾ ਤਾਂ ਉਹੀ ਤਰੀਕਾ ਸਾਡੇ ਸਰਕਟਾਂ ਦੇ ਵਿੱਚ ਹੈਗਾ ਵੀ ਤੁਸੀਂ ਸਿਰਫ਼ ਓਨਾ ਕੁ solve ਕਰੋ ਜਿੰਨਾ ਕੁ ਤੁਹਾਨੂੰ ਦਿੰਹਦਾ ਗਾ। ਜੇ ਪਤੰਗ ਦੀ ਡੋਰ ਉਲਝੀ ਹੋਈ ਹੈਗੀ ਤਾਂ ਸਭ ਤੋਂ ਪਹਿਲਾਂ ਉਹ ਡੋਰ ਦੇ ਉਹ ਹਿੱਸਾ ਖੋਲੋ ਤੁਸੀਂ ਜਿਹੜੀ ਇੱਕ single ਗੱਠ ਹੈਗੀ ਤਾਂ ਇਸ circuit ਦੇ ਵਿੱਚ single ਗੱਠ ਪਤਾ ਕਿੱਥੇ ਹੈਗੀ single ਗੱਠ ਇੱਥੇ ਹੈਗੀ ਜਿੱਥੇ ਉਹਨੇ ਲਿਖਿਆ ਗਾ ਕਿ ਆਹ ਦਸ ਉਹਦੀ resistance ਤੇ ਆਹ ਦਸ ਉਹਦੀ resistance ਆਹ ਦੇਖੋ parallel ਦੀ ਨਿਸ਼ਾਨੀ ਹੁੰਦੀ ਆ ਕਿ ਦੋਨੇ ਸਿਰੇ ਕਿਸੇ ਵੀ ਦੋ ਰਸਿਸਟੈਂਸਾਂ ਦੇ ਦੋ ਸਿਰੇ ਜੇ ਆਪਸ ਦੇ ਵਿੱਚ direct ਜੁੜੇ ਹੋਣ ਇੱਥੇ ਜੁੜ ਗਏ ਤੇ ਦੂਜੇ ਸਿਰੇ ਆਪਸ ਦੇ ਵਿੱਚ ਕਿਤੇ ਹੋਰ ਜੁੜੇ ਹੋਣ। Direct ਜੁੜੇ ਹੋਏ ਨੇ ਨਾ ਤਾਂਂ ਦਸ ਉਹ ਤੇ ਦਸ ਉਹ ਆਪਸ ਦੇ ਵਿੱਚ ਕਿੰਨੇ ਹੋ ਗਏ ਦਸ ਉਹ ਵਾ ਤੇ ਦਸ ਉਹ ਆਪਸ ਦੇ ਵਿੱਚ parallel ਦੇ ਵਿੱਚ ਹੋ ਗਿਆ ਆਹ parallel ਦੀ ਨਿਸ਼ਾਨੀ ਹੁੰਦੀ ਹੈਗੀ ਬੱਚਿਓ ਇਹ ਦਸ ਉਹ ਤੇ ਦਸ ਉਹ parallel ਦੇ ਵਿੱਚ ਹੋ ਗਏ ਫਾਰਮੁਲਾ ਕੀ ਹੈ ਇਹਦਾ ਕੱਢਣ ਦਾ ਬਹੁਤ ਵਾਰੀ ਦੱਸਿਆ ਹੈਗਾ ਪਹਿਲਾਂ ਗੁਣਾ ਕਰ ਦਓ ਦੋਹੇਂ ਰਸਿਸਟੈਂਸਾਂ ਨੂੰ ਫਿਰ ਹੇਠਾਂ ਦੋਨਾਂ ਨੂੰ plus ਕਰ ਦਓ ਤੇ ਆਪਸ ਦੇ ਵਿੱਚ ਉਹਨਾਂ ਨੂੰ ਵੰਡ ਦਓ r one ਨੂੰ r two ਨਾਲ ਗੁਣਾ ਕੀਤੀ ਕਿੰਨੀ ਹੋ ਗਈ ਦਸ ਗੁਣਾ ਦਸ ਹੇਠਾਂ ਦਸ plus ਦਸ ਤਾਂ ਦਸ ਗੁਣਾ ਦਸ ਤੁਹਾਡੇ ਕੋਲ ਕਿੰਨਾ ਆ ਗਿਆ ਬੱਚਿਓ ਸੌ ਹੇਠਲੇ ਪਾਸੇ ਆ ਗਿਆ ਤੁਹਾਡੇ ਕੋਲ ਵੀਹ ਕਿੰਨਾ ਆ ਗਿਆ ਬੱਚੇ ਪੰਜ ਵੈਸੇ ਵੀ ਤੁਹਾਨੂੰ ਦੱਸਿਆ ਜੇ parallel ਦੇ ਵਿੱਚ ਦੋ resistance ਲੱਗੇ ਹੋਣ ਤਾਂ ਹਮੇਸ਼ਾ ਉਹਨਾਂ ਨੂੰ ਅੱਧ ਕਰ ਦਓ ਜੇ ਦੋ ਲੱਗੀਆਂ ਹੋਈਆਂ ਨੇਗੀਆਂ parallel ਦੇ ਵਿੱਚ ਜੇ ਤਿੰਨ ਲੱਗੀਆਂ ਤੀਜਾ ਹਿੱਸਾ ਕਰ ਦਓ ਇਹਦਾ ਮਤਲਬ ਇੱਥੋਂ ਲੈ ਕੇ ਇੱਥੋਂ ਲੈ ਕੇ ਬੱਚੇ ਇੱਥੇ ਤੱਕ ਸਾਡੇ ਕੋਲ ਇੱਕੋ ਹੀ resistance ਰਹਿ ਗਈ ਨਵਾਂ circuit ਹੁਣ ਦੇਖਿਓ ਕੀ ਬਣ ਗਿਆ ਆਹ ਪੰਜ ਬਣ ਗਿਆ ਬੱਚੇ ਹਨਾ ਆਹ ਦੋ ਦਾ ਬਣ ਗਿਆ ਆਹ ਤਿੰਨ ਦਾ ਬਣ ਗਿਆ ਤਾਂ ਹੁਣ ਤਾਂ ਸਾਫ਼ ਦਿੰਹਦਾ ਇਹ ਤਿੰਨੇ ਕੀ ਨੇਗੇ ਦੇ ਵਿੱਚ ਨੇਗੇ ਤਾਂ ਪੰਜ ਨੂੰ ਜੋੜ ਲਓ ਦੋ ਦੇ ਵਿੱਚ ਦੋ ਨੂੰ ਜੋੜ ਲਓ ਤਿੰਨ ਦੇ ਵਿੱਚ, ਪੰਜ ਦਸ ਹੋ ਗਿਆ ਜੀ ਦੇਖ ਲਓ ਕਿੱਥੇ ਹੈਗਾ ਹਾਂਜੀ clear ਹੋ ਗਈ ਬੱਚੇ ਗੱਲ ਇਹ। Chat 'ਚ ਹਜੇ ਤੁਸੀਂ ਕੁਛ ਜੇ ਲਿਖ ਰਹੇ ਹੋਵੋਂਗੇ ਤਾਂ ਦੱਸ ਦਓ ਮਾਨਜੋਤ very good ਜੀ ਨਾ ਅਮਰਦੀਪ ਇਹ ਕੰਮ ਮੈਂ ਕਦੇ ਨੀ ਕਰਾਂਗਾ ਰਾਜੇ। ਜਿਹਾ ਜੇ ਸੁਭਾਅ ਤੁਹਾਨੂੰ ਹੁਣ ਤੱਕ ਤੁਹਾਡੇ ਟੀਚਰਾਂ ਨੇ ਪਾਏ ਹੋਏ ਹੈਗੇ ਮੇਰਾ ਸੁਭਾਅ ਸਾਰਿਆਂ ਤੋਂ ਅੱਢ ਹੈਗਾ ਤੁਸੀਂ ਕਹਿੰਦੇ ਹੋ ਸਾਰੇ ਫਾਰਮੂਲਿਆਂ ਦੀ PDF ਬਣਾ ਦਓ ਮੈਂ ਕਦੇ ਵੀ ਨੀ ਦਊਂਗਾ ਤੁਹਾਨੂੰ PDF ਮੈਂ ਸੱਚੀ ਕਹਿਨਾ ਗਾ ਕਿਉਂਕਿ ਇਹ ਮੇਰਾ ਤਜਰਬਾ ਰਾਜੇ ਪੰਦਰਾਂ ਸਾਲ ਦਾ ਤਜਰਬਾ ਗਾ ਵੀ ਫਾਰਮੂਲਿਆਂ ਦੀ PDF ਨੂੰ ਤੁਸੀਂ ਸਿਰ 'ਚ ਮਾਰੋਂਗੇ ਤੁਹਾਨੂੰ ਪਤਾ ਹੀ ਨੀ ਲੱਗਣਾ ਕਿਹੜਾ ਫਾਰਮੂਲਾ ਕਿੱਥੇ ਲੱਗਣਾ ਗਾ।

ਤੁਸੀਂ ਹਜ਼ਾਰ ਬਣਾ ਦਿੱਤਾ ਤੁਸੀਂ tension ਨਾ ਲਓ ਤੁਸੀਂ ਬਸ ਮੇਰੇ ਨਾਲ ਨਾਲ ਰਾਜੇ ਮੇਰੇ ਸਾਥ ਦਿਓ ਬਸ ਪੜ੍ਹਦੇ ਰਹੋ ਜਿਹੜੀ ਗੱਲ ਮੈਂ ਕਹਿ ਰਿਹਾਂ ਮੈਂ ਰਾਜੇ ਕਦੇ ਵੀ ਤੁਹਾਨੂੰ ਫਾਰਮੂਲਿਆਂ ਦੀ PDF ਕਦੇ ਵੀ ਨੀ ਦਊਂਗਾ ਚਾਹੇ ਮੈਨੂੰ ਤੁਸੀਂ ਦਸ ਹਜ਼ਾਰ course 'ਚ extra ਦੇ ਦਓ ਕਿਉਂਕਿ ਏਦਾਂ ਤੁਸੀਂ ਲੱਗ ਹੀ ਸਕਦੇ ਪੜ੍ਹ ਹੀ ਨੀ ਸਕਦੇ ਚਲੋ ਅਗਲੇ question ਵੱਲ ਵੱਧਦੇ ਹੈਗੇ ਆਪਾਂ time ਖਰਾਬ ਨੀ ਕਰ ਰਹੇ ਤੁਹਾਡਾ find r, a, v ਫਿਰ ਦੇਖੋ ਇਹਦੇ ਵਿੱਚ ਉਹੀ ਚੀਜ਼ ਹੈ ਉਹੀ ਚੀਜ਼ ਫਿਰ ਦੇਖੋ ਬੱਚਿਓ ਕਿ ਉਹਨੇ ਸਭ ਤੋਂ ਸੌਖੀ ਚੀਜ਼ ਦੇਖੋ ਤੁਸੀਂ ਕੀ ਦਿਖਦੀ ਹੈ ਤੁਹਾਨੂੰ ਤੁਹਾਨੂੰ ਤਾਂ ਇੱਕ ਚੀਜ਼ ਸੌਖੀ ਦਿਖਦੀ ਹੈਗੀ ਇਸ question ਦੇ ਵਿੱਚ ਤੁਹਾਨੂੰ ਇਹ ਸੌਖਾ ਦਿਖ ਰਿਹਾ ਹੈਗਾ ਵੀ ਆਹ ਦੋ ਉਹ ਆ ਜਿੱਥੇ ਜਿੱਥੇ ਇੱਕ resistance ਖ਼ਤਮ ਹੋਈ ਆ ਉੱਥੇ ਦੂਜੀ ਸ਼ੁਰੂ ਹੋਈ ਆ ਜਿੱਥੇ ਦੂਜੀ ਸ਼ੁਰੂ ਹੋਈ ਆ ਉੱਥੇ ਤੀਜੀ ਖ਼ਤਮ ਹੋਈ ਆ ਹਨਾ, ਵੀ ਤਿੰਨ ਰਸਿਸਟੈਂਸਾਂ ਦੇਖੋ ਏਦਾਂ ਕਰਕੇ ਲੱਗੀਆਂ ਹੋਈਆਂ ਨੇ ਤਾਂਂ ਸਾਫ਼ ਸਾਫ਼ ਪਤਾ ਲੱਗ ਗਿਆ ਵੀ ਇਹ ਤਿੰਨੇ ਰਸਿਸਟੈਂਸਾਂ ਕਿਹਦੇ ਵਿੱਚ ਆ, ਕਦੇ ਵੀ ਇਹ ਨੀ ਸੋਚਣਾ ਰਾਜੇ ਵੈਸੇ ਤਾਂ ਹਮੇਸ਼ਾ ਇਹ ਫਾਰਮੁਲਾ ਇਹਦਾ ਹੁੰਦਾ ਗਾ ਜਦੋਂ ਬਹੁਤ ਵੱਡਾ circuit ਆ ਜਾਏ ਨਾ ਏਦਾਂਂ ਏਦਾਂ ਕਰਕੇ, ਮੰਨ ਲਓ ਏਦਾਂ ਬਹੁਤ ਵੱਡਾ circuit ਆ ਗਿਆ ਇੱਥੇ ਲੱਗਿਆ ਹੋਇਆ ਤੁਹਾਡੇ ਕੋਲੇ ਏਦਾਂ ਏਦਾਂ ਕਰਕੇ ਮੰਨ ਲਓ ਆਹ circuit ਆ ਹਮੇਸ਼ਾ ਹੀ ਕੋਸ਼ਿਸ਼ ਕਰਿਓ ਵੀ ਜੇ ਆਹ ਜਿਹੜਾ ਤੁਹਾਡਾ ਆਹ circuit ਹੈਗਾ ਹਨਾ ਇਹਦੇ ਪੁੱਠੇ ਪਾਸੇ ਚਲੇ ਜਾਓ ਇਹਨੂੰ ਇੱਧਰ ਨੂੰ ਦੇਖਣਾ start ਕਰੋ ਹਮੇਸ਼ਾ ਹਮੇਸ਼ਾ ਇਹ ਸਹੀ ਰਹੇਗਾ, ਜਿਹੜਾ ਫਾਰਮੁਲਾ ਤੁਹਾਨੂੰ ਦੱਸ ਰਿਹਾਂ ਮੈਂ, ਪੁੱਠੇ ਪਾਸਿਓ ਸ਼ੁਰੂ ਕਰੋ ਇਹਨੂੰ ਇੱਕ ਇੱਕ ਕਰਕੇ ਮਾਰਦੇ ਜਾਓ। ਮਾਰਦੇ ਜਾਓ ਸਾਰਿਆਂ ਨੂੰ ਖ਼ਤਮ ਕਰਦਿਓ end ਦੇ ਵਿੱਚ ਇੱਕੋ value ਰਹਿ ਜਾਊਗੀ ਉਹੀ ਤੁਹਾਡਾ answer ਹੋਊਗਾ ਉਹ ਪੁਰਾਣੀਆਂ ਫਿਲਮਾਂ 'ਚ ਦੇਖਿਆ ਅਮਰੀਸ਼ ਪੁਰੀ ਦੀ ਇੱਕ ਬਹੁਤ ਵੱਡੀ ਹਵੇਲੀ ਹੁੰਦੀ ਸੀਗੀ ਉਹਦੇ ਬਾਹਰਲੇ ਪਾਸੇ ਬਹੁਤ ਬੰਦਿਆਂ ਦਾ ਪਹਿਰਾ ਹੁੰਦਾ ਸੀਗਾ। Actor ਕੀ ਕਰਦਾ ਸੀਗਾ ਪਹਿਲਾਂ ਰਾਤ ਨੂੰ ਹਨੇਰੇ ਵਿੱਚ ਰੱਸੀ ਜਿਹੀ ਪਾ ਕੇ ਉੱਪਰ ਚੜ੍ਹ ਜਾਂਦਾ ਸੀਗਾ ਇੱਕ ਇੱਕ ਨੂੰ ਮਾਰੀ ਜਾਂਦਾ ਸੀਗਾ, ਇੱਕ ਇੱਧਰਲੇ ਪਾਸਿਓ ਮਾਰਨਾ ਸ਼ੁਰੂ ਕਰਦਾ ਸੀ ਹਨਾ ਅਮਰੀਸ਼ ਪੁਰੀ ਸਾਹਬ ਤਾਂ ਇੱਧਰ ਬੈਠੇ ਹੁੰਦੇ ਸੀਗੇ, ਇੱਕ ਇੱਕ ਨੂੰ ਮਾਰੀ ਜਾਂਦਾ ਸੀਗਾ, ਮਾਰੀ ਜਾਂਦਾ ਸੀਗਾ, ਮਾਰੀ ਜਾਂਦਾ ਸੀਗਾ end ਦੇ ਵਿੱਚ

ਦੇ ਵਿੱਚ ਨਹੀਂ ਆਂ ਨਾ ਇਹ ਤਾਂ ਦੋ ਉਹ plus ਦੋ ਉਹ ਵਾ plus ਦੋ ਉਹ ਕਿੰਨਾ ਆ ਗਿਆ ਬੱਚਿਓ ਛੇ ਆ ਗਿਆ ਆਹ ਛੇ ਆ ਗਿਆ ਤਾਂ ਹੁਣ ਸਾਡੇ ਕੋਲ circuit ਕਿੰਨਾ ਤਿੰਨ ਇੱਕ ਛੇ ਤੀਜਾ ਵੀ ਕਿੰਨਾ ਬਣ ਗਿਆ ਬੱਚਿਓ ਛੇ ਬਣ ਗਿਆ ਆਹ ਤਿੰਨ ਹੈਗਾ okay ਪਹਿਲਾਂ ਆਹ ਤੇ ਆਹ ਇਹਨੂੰ solve ਕਰੋ ਦੋਨੇਂ parallel ਦੇ ਵਿੱਚ ਆ ਹੁਣੇ ਦੱਸਕੇ ਹਟਿਆਂ ਜਦੋਂ parallel ਦੇ ਵਿੱਚ ਹੋਣ ਤਾਂ ਕੀ ਕਰੀਦਾ ਹੁੰਦਾ ਅੱਧ ਕਰ ਦੇਈਦਾ ਹੁੰਦਾ trick ਫਾਰਮੁਲਾ ਤੁਹਾਨੂੰ ਪਤਾ ਹੀ ਆ ਦੋਨੋ ਦਾ ਅੱਧ ਕਰੋਂਗੇ ਰਾਜੇ ਕਿੰਨਾ ਬਣ ਜਾਊੂਗਾ ਦੋਨਾਂ ਦੀ ਥਾਂ ਤੇ ਇਹਨਾਂ ਦੋਨਾਂ ਦੀ ਥਾਂ ਤੇ ਆਹ point ਦੇ ਉੱਪਰ ਇਹ ਦੋਨੇਂ ਇੱਥੇ ਇਸ point ਤੇ ਜੁੜੇ ਨੇ ਨਾ ਇਸ point ਦੇ ਉੱਪਰ ਸਿਰਫ਼ ਇੱਕੋ resistance ਬਚ ਜਾਊਗੀ ਫਿਰ ਫਿਰ ਤੁਹਾਡੇ ਕੋਲੇ ਅੱਧਾ ਪਿਆ ਗਾ ਤਿੰਨ। ਹੁਣ ਤਿੰਨ ਤੇ ਤਿੰਨ ਆਪਸ ਦੇ ਵਿੱਚ ਕੀ ਹੋਣਗੀਆਂ ਬੱਚਿਓ ਡੇਢ ਬਣ ਗਿਆ ਜੀ ਗੱਲ ਹਾਂਜੀ ਦੱਸੋ ਬੱਚਿਓ ਬਣ ਗਈ ਗੱਲ ਡੇਢ ਆ ਗਿਆ ਜੀ answer ਆ ਪਿਆ answer ਲਓ ਜੀ ਅਗਲਾ question ਦੇਖੋ ਇਹ question ਦੇਖੋ ਰਾਜੇ ਇਹਨੇ ਕੀ ਕਿਹਾ। ਕਹਿੰਦਾ ਤੁਸੀਂ ਕੀ ਕਰਨਾ b one ਦੀ value ਕਿੰਨੀ ਹੋਵੇਗੀ, ਵੀ ਜਿਹੜਾ ਆਹ voltage ਆ ਗਈ ਆਪਾਂ ਕਹਿੰਦੇ ਹਾਂ voltage ਕੀ ਹੁੰਦਾ ਇੱਕ pressure ਹੁੰਦਾ ਇੱਕ ਧੱਕਾ ਹੁੰਦਾ ਗਾ ਜਿਹੜਾ ਕਿਸੇ circuit ਦੇ ਵਿੱਚ ਕਰੰਟ ਨੂੰ flow ਕਰਵਾਉਂਦਾ। ਹੁਣ ਇਹ ਧੱਕਾ ਕਿੰਨਾ ਕੁ ਸੀਗਾ ਵੀ ਆਹ ਰਸਿਸਟੈਂਸਾਂ ਹੋਣ ਦੇ ਬਾਵਜੂਦ ਇੱਥੇ ampere ਜਿਹੜਾ ਕਰੰਟ ਹੈਗਾ ਉਹ flow ਹੋ ਗਿਆ ਇਹਦੇ ਦੋ ਤਰੀਕੇ ਨੇ ਪਹਿਲਾ ਤਰੀਕਾ method first total Total ਰਾਜੇ resistance ਕੱਢ ਲਓ ਠੀਕ ਹੈ ਤੇ total ਕਰੰਟ ਕੱਢ ਲਓ ਗੁਣਾ ਕਰ ਦਓ ਦੋਨਾਂ ਨੂੰ ਤੇ total voltage ਆ ਜਾਊਗੀ total voltage ਹੀ ਪੁੱਛਿਆ ਉਹਨਾਂ ਨੇ। Total resistance ਕਿਵੇਂ ਨਿਕਲੇਗੀ ਆਹ ਦੋ ਤੇ ਆਹ ਪ~ ਤਿੰਨ ਆਪਸ ਦੇ ਵਿੱਚ ਕਿਵੇਂ ਨੇ ਬੱਚਿਓ 'ਚ ਚਾਹੇ ਟੇਢੇ ਜਿਹੇ ਬਣਾਏ ਹੋਏ ਆ ਹੈਗੇ ਤਾਂ ਇਹ 'ਚ ਨੇ ਨਾ ਜਿੱਥੇ ਖ਼ਤਮ ਹੋ ਰਹੀ ਆ ਉੱਥੇ ਨਵੀਂ ਸ਼ੁਰੂ ਹੋ ਰਹੀ ਆ ਨਾ ਤਾਂ total ਹੈ ਕਿੰਨਾ ਰਾਜੇ ਪੰਜ ਇਹ ਕਿੰਨਾ ਗਾ ਇਹ ਵੀ ਪੰਜ okay ਇਹ ਵੀ ਪੰਜ ਜੇ ਇਹ ਪੰਜ ਇਹ ਪੰਜ ਹੈਗਾ ਤਾਂਂ ਸਾਡੇ ਕੋਲੇ ਕੀ ਬਣ ਗਿਆ ਪੰਜ ਤੇ ਪੰਜ total resistance ਹੋ ਕਿੰਨੀ ਗਈ ਢਾਈ ਢਾਈ ohm ਦਾ total resistance ਆ ਗਈ ਜਦੋਂ ਢਾਈ ohmtotal resistance ਹੋ ਗਈ ਦੋਨਾਂ ਦੀ ਤਾਂ ਇੱਥੇ ਜਿਹੜਾ ਕਰੰਟ ਜਾ ਰਿਹਾ ਉਹ ਕਿੰਨਾ ਜਾ ਰਿਹਾ ਰਾਜੇ ਤਿੰਨ ਤਾਂ ਢਾਈ ਨੂੰ ਕਰ ਲਓ ਤਿੰਨ ਦੇ ਨਾਲ ਤਿੰਨ ਗੁਣਾ ਢਾਈ ਕਰ ਲਓ ਕਿੰਨਾ ਹੋ ਗਿਆ ਇਹ ਤਿੰਨ ਗੁਣਾ ਢਾਈ